ਲੋਕਾਂ ਕੋਲ ਪਤਾ ਕਿੰਨਾ ਪੈਹਾ ਆਂਦਾ ਕਰੋੜਾ ਕਰੋੜਾ ਰੁਪੀਏ ਸਾਡੇ ਕੋਲ ਤੈਨੂੰ ਪਤਾ ਈਏ ਕਰੋੜ ਰੁਪੀਆਂ ਤਾ ਕਦੇ ਜਿੰਦਗੀ ਚ ਨੀ ਦੇਖਿਆਂ

ਉਹ ਵੀ ਉਹ ਵੀ ਮੈ

ਮੈ ਕਿਥੇ ਮੈ ਹਾਲੇ ਤੱਕ ਮੈ ਸਿਰਫ ਲੱਖ ਰੁਪੀਆਂ ਦੇਖਿਆਵਾ

ਹਮ ਉਹ ਵੀ ਮੈ ਤਾ ਦੇੇਖਿਆ ਲੱਖ ਰੂਪੀਆਂ ਤਾ ਮੇਰੀ ਆਰ ਡੀ ਨਿਕਲੀ ਤੀ ਨਾ ਨਾ ਇਦਾ ਕੁਛ ਨੀ ਆਪਣਾ ਹੈਗੀ ਸੀਨ ਆਰ ਡੀ ਨਿਕਲੀ ਕੁਛ ਨਿਕਲਿਆਂ ਆਪਣਾ ਇਹ ਕਿ ਆਪਣੇ ਪੈਹੇ ਦੇਖੇ ਆਪਣੇ ਘਰ ਦਿਆਂ ਦੇ ਮੇਰੀ ਤਾ ਆਰ ਡੀ ਤੀਨਾ ਜਿਦਾ ਆਪਾ ਜਮਾ ਕਰਾਂਦੇ ਹਜਾਰ ਹਜਾਰ ਰੁਪੀਆਂ

ਉਸ ਦੇ ਵਿੱਚ ਸੱਤ ਅੱਠ ਸਾਸ ਮੇੇਰੇ ਭਾਪੇ ਨੇ ਤੇ ਕਰਾਏਵੇ ਮੇਰੇ ਨਾਮ ਤੇ

ਲੱਖ ਰੁਪੀਆਂ ਤਾ ਯਾਰ ਆਮੇ ਮੇਰੇ ਡੇਡੀ ਦੀ ਤਨਖਾਹ ਦੋ ਮਹੀਨੇ ਦੀ ਲੱਖ ਰੁਪੀਆਂ ਹੋ ਜਾਂਦੀ ਦੋ ਮਹੀਨੇ ਦੀ ਤਨਖਾਹ ਲੱਖ ਰੁਪੀਆ ਹੋ ਜਾਂਦੀ ਹੋ ਜਾਂਦੇ ਤੇਰੇ ਡੈਡੀ ਤਾ ਬਾਹਰ ਗਏਵੇ ਉਥੇ ਮੇਕਾ ਤੇੇਰੇ ਪਾਪਾ ਤਾ ਬਾਹਰ ਗਏ ਵੇ ਉਥੇ ਤਾ ਹੁੰਦੀ ਆ ਹਾ ਹੁਣ ਹੋਣ ਲੱਗੀ ਅੜੀ ਹਮ ਕਿਆ ਨਾਮ ਤੇਰਾ ਦਿਕਸ਼ਾ ਤੂੰ ਜਾਣਾ ਬਾਹਰ ਟੂਰਿਸਟ ਵੀਜੇ ਤੇ ਚੱਲੀਏ

ਉਥੇ ਜੋਬ ਲੱਗ ਕੇ ਨਹੀ ਤੇਰੇ ਡੈਡੀ ਦੀ ਦੋ ਮਹੀਨੇ ਦੀ ਦੋ ਲੱਖ ਰੁਪੀਏ ਹੋ ਜਾਂਦੀ ਸਾਡੀ ਵੀ ਲੱਖ ਰੁਪੀਆਂ ਦੋ ਮਹੀਨੇ ਤੇ ਹੋਈ ਜੋਉਗੀ ਟੂਰਿਸਟ ਵੀਜੇ ਤੇ ਜਾਕੇ ਜੋਬ ਲੱਭ ਲੈਣੀ ਜੋਬ ਲੱਭ ਕੇ ਵੀਜਾ ਅੱਗੇ ਨੋਕਰੀ ਲੱਭ ਲੈਣੀ ਐਥੇ ਤੈਨੂੰ ਜੱਜ ਨੇ ਕੜਾਹ ਰੱਖਿਆਵਾ ਨਾ ਨੋਕਰੀ ਦਾ ਪੀ ਹਾ ਨੀ ਮੈ ਤਾ ਕੀਤੀ ਬੀ ਕਿਸੇ ਨਾਲ ਗੱਲ

ਨਾ ਨਾ ਉਹ ਮੋਜ ਲੱਗੀ ਉਥੇ ਬੈਠਣਾ ਸੱਤਰ ਹਜਾਰ ਰੁਪਏ ਤਨਖਾਹ ਹੈਗੀ ਇੱਕ ਸਾਡੀ ਰਿਸ਼ਤੇਦਾਰਨੀ ਉਹਦਾ ਨਾ ਤਲਾਕੇ ਹੋਗਿਆਵਾ ਉਹਦੀ ਕੁੜੀ ਜਦ ਛੋਟੀ ਜੀ ਤੀ ਨਾ ਮਤਲਬ ਕੀ ਜਮਦੀ ਦਾ ਹੀ ਕੁੜੀ ਫਿਰ ਨਾ ਉਹਨੇ ਆਪਣੀ ਕੁੜੀ ਵੀ ਪਾਲਣੀ ਤੀ ਫਿਰ ਮਾਪੀਆਂ ਕੋਲ ਛੱਟ ਕੇ ਆਪਣੀ ਸਹੋਲੀ ਨਾਲ ਇਦਾਈ ਚੱਲਗੀ tourist ਵੀਜੇ ਤੇ ਦੁਬਈ ਫਿਰ ਉਥੇ ਉਹਨੇ ਕੰਮ ਲੱਭਿਆ ਕੰਮ ਲੱਭ ਕੇ

ਇਦਾ ਕਈ ਵਾਰ ਉਹ ਹੋ ਜਾਂਦਾ ਧੋਖਾ ਹੋ ਜਾਂਦਾ ਕਹਿੰਦੇ ਐ ਕੁੜੀਆਂ ਨੂੰ ਉਥੇ ਬੇਚ ਦਿੰਦੇ ਹੈਗੇ ਕੋਣ ਵੇਚ ਦਿੰਦੇ ਜਿਹਨਾਂ ਦੇ ਉਹ ਕੰਮ ਕਰਨ ਵਿੱਚ ਹੁੰਦਾ ਤੂੰ ਦੇਖੀ ਜਾਈ facebook ਪਰ ਕਿੰਨਾ ਕੁਛ ਆਂਦਾ ਹੈਗਾ ਐਦਾ ਨੀ ਜਾਣਾ ਨਾਲੇ ਨੋਕਰੀ ਐਦਾ ਥੋੜੀ ਨਾ ਮਿਲ ਜਾਂਦੀ ਜਾ ਤਾ ਉਥੇ ਕੋਈ ਜਾਣ ਪਹਿਚਾਣ ਵਾਲਾ ਹੋਵੇ ਜਿਹਨੇ ਲਮਾਣੀਏ ਜਿਹਨੇ ਆਪਣੇ ਸਕੇ ਚਾਚੇ ਦੀ ਕੁੜੀ ਬੇਚਤੀ ਹੋਰ ਕਿਆ ਚਾਹੀਦਾ

ਹੁਣ ਆਪਣਾ ਕਹਿੰਦੀ ਮੈ ਮਾਪਿਆਂ ਚ ਨੀ ਰਹਿਣਾਂ ਮੈ ਆਪਣਾ ਘਰ ਅਲੱਗ ਪਾਣਾ ਕੁੜੀ ਬੱਡੀ ਹੋਇਆ ਕਰਦੀ ਕਹਿੰਦੀ ਬਸ ਇੱਕ ਵਾਰ ਹੀ ਜਾਣਾ ਫਿਰ ਆਕੇ ਨਾ ਹੋਰ ਕੁਛ ਕੰਮ ਵੀ ਸੈਟ ਕਰ ਲੈਣਾ ਕਹਿੰਦੀ

ਹਮ ਉਹ ਦੇਖੇ ਮੈ ਮੈਤਾ ਕਿਹਾ ਕਰਦੀ ਮੈ ਕਿਹਾ ਮੈ ielts ਕਰ ਲੈਂਦੀ ਏ ਉਹਤੇ ਬਾਅਦ ਨਾ ਫਿਰ ਬਾਹਰ ਨੂੰ ਚਲ ਜਾਣਾ ਬਾਹਰ ਜਾਕੇ ਬਿਆਂਤ ਕੌਰ ਵਾਂਗੂ ਧੋਖਾ ਦੇਣਾ ਅੱਛਾ ਉਹ ਜਿਹੜੀ ਆਦੀ interview ਚ ਨਹੀ ਜਿਦੇ ਪਿਛੇ ਮੁੰਡਾ ਮਰ ਗਿਆ ਤਾ ਉਹ ਹੈਗੀ ਬਿਆਂਤ ਕੋਰ ਜਿਹਨੂੰ ਜਿਹਨੂੰ ਕਹਿੰਦੇ ਮੋੜ ਕੇ ਭੇਜੋ ਕਨੇਡਾ ਤੇ ਇਹਨੂੰ ਇਥੇ ਰਹਿਣ ਨੀ ਦੇਣਾ ਅੱਛਾ ਅੱਛਾ ਆਹੋ ਹੈਗੀ ਦੇਖੀਵੀ ਬਿਆਂਤ ਕੌਰ ਵਾਂਗੂ ਬਣਨਾ ਬਿਆਂਤ ਕੌਰ ਵਾਂਗੂ ਇਹ ਇੱਕ ਹੋਰ ਚਲੀ ਜਿਹੜੀ ਕਹਿੰਦੀ ਜਿਹਦੀ ਸੱਸ ਨੇ ਉਹਦਾ passport ਖੋਹ ਲਿਆ

ਹਾ ਹਾ ਕਹਿੰਦਾ ਜਾਦਾ ਕਹਿਦਾ ਜਾਦਾ ਬਕਬਾਸ ਨਾ ਕਰ ਮੇਰੇ ਸਾਹਮਣੇ ਮੈਨੀ ਦੇਖਦੀ ਮੈ ਇੱਕ ਵਾਰੀ ਦੇਖੀ ਜਦ ਨਵੀ ਨਵੀ ਚੱਲੀ ਵੀਡੀਓ ਬਾਅਦ ਚ ਮੈਨੂੰ ਬੌਰਿਗ ਜੀ ਲੱਗਣ ਐਮੇ ਬੇਫਕੂਫ ਬਣਾਦੇ interview ਆਲੇ ਉਦੀ ਲੋਕ ਹੁੰਦੇ ਖੜੇ ਕੀਤੇ ਵੇ ਅੜੀਏ ਅਸਲੀ ਕਹਾਣੀ ਏ ਕੁੜੀ ਕਹਿੰਦੀ ਮੈ ਲੈਕੇ ਨੀ ਜਾਣਾ ਚਾਲੀ ਲੱਖ ਰੁਪੀਆ ਲਾਕੇ ਭੇਜੀ ਤੀ ਕੁੜੀ ਕਹਿੰਦੀ ਮੈ ਲੈਕੇ ਨੀ ਜਾਣਾ ਮੈਕਾ ਮਰਜਾਣੀਏ ਉਹਨੂੰ ਲੈਜਾਂ ਚਾਹੇ ਲੈਕੇ ਸੈਟ ਕਰਦੀ ਉਹਨੂੰ ਉਹ ਤੈਨੂੰ ਕੁਛ ਮੰਗਿਆ ਕਰਦੇ ਤੇਤੇ ਆਹੋ ਆਹੋ ਬਸ ਕਰ ਸਤ ਸ਼੍ਰੀ ਅਕਾਲ ਜੀ, ਮੈ ਅੱਖਵਿੰਦਰ ਗੱਲ ਕਰ ਰਹੀ ਆ ਤੇ ਅੱਜ ਮੈ ਤੁਹਾਨੂ ਸੁਨਾਣ ਜਾਂ ਰਹੀ ਹਾਂ ਇੱਕ ਬਹੁਤ ਹੀ ਵਧੀਆ ਕਹਾਣੀ। ਇੱਕ ਬਾਰ ਦੀ ਗੱਲ ਹੈ, ਇੱਕ ਸਹਿਰ ਵਿੱਚ ਇੱਕ ਰਾਜਾ ਅਤੇ ਰਾਣੀ ਰਹੰਦੇ ਸਨ। ਓਹੋ ਦੋਵੇਂ ਹੀ ਬਹੁਤ ਹੀ ਵਧੀਆ ਤਰੀਕੇ ਨਾਲ ਰਹੰਦੇ ਹੁੰਦੇ ਸਨ। ਬੜੇ ਹੀ ਪਿਆਰ ਨਾਲ

ਰਾਜੇ ਨੇ ਉਸਦਾ ਸ਼ਿਕਾਰ ਕਰਨਾ ਚਾਹਿਆ ਪਰ ਰਾਜਾ ਉਸਦਾ ਸ਼ਿਕਾਰ ਨਾ ਕਰ ਪਾਆ ਅਤੇ ਜਦੋਂ ਰਾਜਾ ਉਸ ਦੇ ਪਿੱਛੇ ਦੋਦੜਾ-ਦੋਦੜਾ ਗਿਆ ਤਾਂ ਉਸ ਨੇ ਵੇਖਿਆ ਕੀ ਹਿਰਨ ਬਹੁਤ ਹੀ ਦੂਰ ਪੌਨਚ ਗਿਆ ਸੀ। ਪਰ ਰਾਜਾ ਇੱਕ ਤੀਰਬਾਜ ਸੀ। ਉਸ ਦਾ ਨਿਸ਼ਾਨਾ ਬਹੁਤ ਹੀ ਪੱਕਾ ਸੀ। ਉਸ ਨੇ ਵੇਖਿਆ ਕੀ ਹਿਰਨ ਚਾੜਿਆ ਵਿੱਚ ਲੁਕਿਆ ਹੋਏਆ ਹੈ ਤਾਂ ਉਸਨੇ ਆਪਣਾ ਤੀਰ ਦਾ ਨਿਸ਼ਾਨਾ ਲੱਗਾ ਕੇ ਹਿਰਨ ਨੂ ਮਾਰ ਦਿੱਤਾ ਹਿਰਨ ਨੂ ਮਾਰਨ ਤੋਂ ਬਾਦ ਜਦੋਂ ਓਹੋ ਘਰ ਵਾਪਿਸ ਆਇਆ ਤਾਂ ਉਸ ਨੇ ਵੇਖਿਆ ਕਿ ਰਾਣੀ ਬਹੁਤ ਹੀ ਬਿਮਾਰ ਹੋ ਚੁੱਕੀ ਸੀ। ਕਿਉਕਿ ਜੋ ਉਸਨੇ ਰਾਜੇ ਨੇ ਹਿਰਨ ਨੂ ਮਾਰਿਆ ਹੋਏਆ ਸੀ।

ਰਾਜਾ ਆਪਣੇ ਘਰ ਵਾਪਿਸ ਆਇਆ ਤਾਂ ਉਸਨੇ ਵੇਖਿਆ ਕੀ ਰਾਣੀ ਬਹੁਤ ਬਿਮਾਰ ਹੋ ਚੁੱਕੀ ਹੈ। ਉਸ ਦੀ ਹਾਲਤ ਬਹੁਤ ਖਰਾਬ ਹੈ ਤਾਂ ਰਾਜੇ ਨੇ ਆਹ ਤਾਂ ਰਾਜੇ ਨੇ ਰਾਣੀ ਨੂੰ ਇੱਕ ਹਸਪੀਤਾਲ ਵਿੱਚ ਲੈ ਕੇ ਗਿਆ ਅਤੇ ਉਸਨੇ ਓਥੇ ਇਲਾਜ ਕਰਵਾਨਾ ਸ਼ੁਰੂ ਕੀਤਾ ਪਰ ਰਾਣੀ ਨੂੰ ਕੋਈ ਵੀ ਫਰਕ ਨਾ ਪਿਆ ਅਤੇ

ਖੁਸ਼ ਰੇਹ ਪਾਏ l ਜਦੋ ਰਾਣੀ ਦੀ ਮੌਤ ਤੋਂ ਬਾਦ ਰਾਜੇ ਨੂੰ ਬਹੁਤ ਦੁਖ ਹੋਏਆ ਅਤੇ ਓਹ ਸਦਮੇ ਵਿੱਚ ਚੱਲਾ ਗਿਆ। ਸਦਮੇ ਵਿੱਚ ਜਾਣ ਤੋਂ ਬਾਦ ਰਾਜੇ ਨੇ ਸੋਚਿਆ ਕੀ ਹੁਣ ਓਹ ਹੁਣ ਦੋਬਾਰਾ ਤੋਂ ਵਿਆਹ ਕਰਵਾ ਲਵੇ l ਜਦੋਂ ਰਾਜੇ ਨੇ ਦੋਬਾਰਾ ਵਿਆਹ ਕਰਵਾਇਆ ਤਾਂ ਜੋ ਦੂਜੀ ਰਾਣੀ ਸੀ ਓਹ

ਦੁਖੀ ਰਹਣ ਲੱਗ ਪਿਆ। ਉਸਨੇ ਸੋਚਿਆ ਕੀ ਹੁਣ ਓਹੋ ਵੀ ਮਰ ਜਾਵੇ ਪਰ ਰਾਜੇ ਨੇ ਦੋਬਾਰਾ ਇੱਕ ਹੋਰ ਵਿਆਹ ਕਰਵਾਇਆ ਅਤੇ ਕੁਝ ਸਮੇ ਬਾਦ ਓਹ ਖੁਸ਼ ਰਹਣ ਲੱਗ ਪਿਆ ਅਤੇ ਕੁਝ ਸਮਾਂ ਨਿਕਲਣ ਬਾਦ ਉਨਾਂ ਦੇ ਘਰ ਇੱਕ ਛੋਟੇ ਜੇ ਮਹਾਰਾਜੇ ਨੇ ਵੀ ਜਨਮ ਲਿਆ । ਮਹਾਰਾਜੇ ਦੇ ਜਨਮ ਤੋਂ ਬਾਦ ਕੁਝ ਸਮਾਂ ਓਹੋ ਖੁਸ਼ ਰਹੇ ਪਰ ਕੁਝ ਸਮੇ ਬਾਦ ਵੇਖਿਆ ਕਿ ਉਸ ਦੇ ਪੁੱਤਰ ਦੀ ਵੀ ਮੌਤ ਹੋ ਗਈ ਪੁੱਤਰ ਦੀ ਮੌਤ ਦੀ ਖਬਰ ਸੁਣਕੇ ਉਸਦੀ ਤੀਜੀ ਪਤਨੀ ਅਹ ਉਸਦੀ ਮਾ ਵੀ ਮਰ ਚੁੱਕੀ ਜੋ ਕੀ ਰਾਜੇ ਦੀ ਤੀਜੀ ਘਰਵਾਲੀ ਸੀ। ਅੱਜ ਉਸਨੂੰ ਯਾਦ ਆਇਆ ਕੀ ਉਸਨੇ ਇੱਕ ਹਿਰਾਨੀ ਦਾ ਸ਼ਿਕਾਰ ਕੀਤਾ ਸੀ, ਜਿਸ ਹਿਰਨ ਦਾ ਸ਼ਿਕਾਰ ਕੀਤਾ ਸੀ ਉਸਨੇ ਜਿਸ ਕਰਕੇ ਹਿਰਨੀ ਨੇ ਉਸਨੂੰ ਸ਼ਰਾਪ ਦਿੱਤਾ ਸੀ। ਹੁਣ ਓਹੋ ਬਹੁਤ ਹੀ ਦੁਖੀ ਰਹਣ ਲੱਗ ਪਇਆ ਅਤੇ ਉਸਨੇ ਬਹੁਤ ਹੀ ਪ੍ਰਿਯਤਨ ਕੀਤੇ ਕੀ ਮੈ ਖੁਸ਼ ਰਹ ਪਾਵਾ ਪਰ ਓਹ ਖੁਸ਼ ਨੀ ਰੇਆ ਪਰ ਉਸਨੇ ਉਸ ਦਿਨ ਤੋਂ ਬਾਦ ਇਹ ਸੋਚ ਲਿਆ ਕੀ ਓਹ ਕਦੇ ਵੀ ਸ਼ਿਕਾਰ ਨਹੀਂ ਕਰੇਗਾ। ਇਸਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੇ ਵੀ ਕਿਸੇ ਨੂੰ

ਇੱਕ ਕੁੜੀ ਹੁੰਦੀ ਸੀ। ਜੋ ਕੀ ਆਪਣੇ ਸਹਿਰ ਵਿੱਚ ਰਹਿੰਦੀ ਸੀ। ਸਹਿਰ ਵਿੱਚ ਰਿਹਣ ਕਰਕੇ ਓਹੋ ਬੜੀ ਦੁਖੀ ਰਿਹਣ ਲੱਗ ਪਈ ਕਿਉਕਿ ਉਸਨੂੰ ਇਹ ਹੁੰਦਾ ਸੀ ਕੀ ਉਸ ਨਾਲ ਕੋਈ ਗੱਲਬਾਤ ਕਰਨ ਨੂੰ ਕੋਈ ਨਹੀਂ ਹੈ। ਉਸਦੀ ਕੋਈ ਸਹੇਲੀ ਵੀ ਨੀ ਸੀ। ਅਤੇ ਓਹ ਆਪਣਾ ਬੇਚਾਰੀ ਕਲਿ ਕਲਿ ਰਹਿੰਦੀ ਹੁੰਦੀ ਸੀ। ਕਲਿ ਕਲਿ ਰਹਣ ਕਰਕੇ, ਓਹੋ ਬੜੀ ਦੁਖੀ ਰਹਿੰਦੀ ਸੀ। ਅਤੇ ਉਸਨੂ ਕੁਝ ਸਮਜ ਨਹੀਂ ਆਦਾ ਸੀ। ਕੀ ਓਹ ਕੀ ਕਰੇ ਹੁਣ ਮੈ ਤੁਹਾਨੂੰ ਦੱਸਣਾ ਚਹਾਵਾਂਗੀ ਕੀ ਇਹ ਕਹਾਣੀ ਕਿਸੇ ਹੋਰ ਕੁੜੀ ਦੀ ਨਹੀਂ ਹੈ। ਇਹ ਕਹਾਣੀ ਮੇਰੀ ਖੁਦ ਦੀ ਹੈ। ਜਿਸ ਨਾਲ ਮੈ ਬਹੁਤ ਹੀ ਦੁਖੀ ਹੁੰਦੀ ਹਾਂ l ਮੈ ਬਹੁਤ ਹੀ ਮੈ ਮੈਨੂੰ ਕੁਝ ਸਮਜ ਨਹੀਂ ਆਂਦਾ ਕੀ ਮੈ ਹੁਣ ਕੀ ਕਰਾਂ। ਮੈਨੂੰ ਇੰਜ ਲੱਗਦਾ ਹੈ ਕੀ ਮੈਨੂੰ ਕੁਝ ਏਵੈ ਦਾ ਕਰਨ ਚਾਹੀਦਾ ਹੈ। ਜਿਸ ਨਾਲ ਮੈ ਕਰੋੜਪਤੀ ਬਣ ਜਾਵਾ ਮੈ ਸੋਚ ਰਹੀ ਹਾਂ ਕੀ ਮੇਰੀ ਕਿਸਮਤ ਇਨਿ ਵਧੀਆ ਹੋ ਜਾਵੇ ਕੀ ਮੈ ਜੋ ਆਨਥ ਬੁਜਰਗ ਹੁੰਦੇ ਹਨ। ਇਨਾ ਦੀ ਸਹਾਇਤਾ ਕਰ ਪਾਵਾ ਪਰ ਇੰਝ ਕਿੱਦਾਂ ਹੋ ਸਕਦਾ ਹੈ ਕਿਉਕਿ ਮੇਰੇ ਪਾਸ ਖੁਦ ਦਾ ਕੋਈ ਟਿਕਾਣਾ ਨਹੀਂ ਹੈ। ਮੈਨੂੰ ਇੰਝ ਲੱਗਦਾ ਹੈ। ਕੀ ਮੇਰੀ ਉਮਰ ਬਹੁਤ ਹੋ ਚੁੱਕੀ ਹੈ। ਹੁਣ ਮੈਨੂੰ ਮੁੰਡਿਆ ਵਾਲੀ ਪੂਰੀ ਓਹ ਆਂਦੀ ਹੈ। ਹੁਣ ਮੈਨੂੰ ਇੰਝ ਲੱਗਦਾ ਹੈ। ਕੀ ਮੈਨੂੰ ਏਥੋਂ ਚਲੇ ਜਾਣਾ ਹੀ ਸਭ ਤੋਂ ਵਧੀਆ ਹੈ। ਇੱਕ ਬਾਰ ਦੀ ਗੱਲ ਹੈ। ਇੱਕ ਬਹੁਤ ਹੀ ਬੁੱਢਾ ਵਿਅਕਤੀ ਸੀ ਜੋ ਕੀ ਇਕੱਲਾ ਰਹਿੰਦਾ ਸੀ। ਜੋ ਕੀ ਇਕੱਲਾ ਰਹਿੰਦਾ ਸੀ। ਉਸ ਨਾਲ ਕੋਈ ਵੀ ਨਹੀਂ ਸੀ ਕਿਉਕਿ ਉਸਦਾ ਇੱਕ ਪੁੱਤਰ ਸੀ। ਜੋ ਕੀ ਉਸਨੂੰ ਘਰ ਤੋਂ ਬਹਰ ਕੱਡ ਚੁੱਕਾ ਸੀ।

ਉਸਦਾ ਹਾਲ ਵੇਖਿਆ ਅਤੇ ਉਸ ਉਸਨੂੰ ਉਸ ਤੇ ਬਹੁਤ ਤਰਸ ਆਇਆ l ਓਹ ਬੁੱਢੇ ਨੂੰ ਆਪਣੀ ਗੱਡੀ ਵਿੱਚ ਬਿਠਾ ਕੇ ਲੈ ਗਿਆ। ਅਤੇ ਉਸਦੀ ਬਹੁਤ ਬੁਰੀ ਹਾਲਤ ਨੂੰ ਥੋੜਾ ਸੁਦਾਰੀਆ ਉਸਨੇ ਉਸਨੇ ਸੱਬ ਤੋਂ ਪੈਹਲਾ ਉਸਦੀ ਦਾੜੀ ਅਤੇ ਬਾਲ ਕਟਵਾਏ, ਨਾਈ ਪਾਸ ਲੈਕੇ ਜਾਕੇ, ਫਿਰ ਉਸਨੇ ਉਸਨੂ ਨਵਾਇਆ ਚੰਗੀ ਤਰਾਂ, ਕਿਉਕਿ ਓਹ ਕਾਫੀ ਮਹਿਨੇਂ ਤੋਂ ਨਹਾਇਆ ਨਹੀਂ ਹੋਏਆ ਸੀ। ਹੁਣ ਉਸਨੇ ਓਸ ਉਸ ਬੁ ਬੁੱਢੇ ਆਦਮੀ ਨੂੰ ਇੱਕ ਵਧੀਆ ਜੇਹੀ ਦੁਕਾਨ ਤੇ ਲੈਕੇ ਗਿਆ, ਅਤੇ ਉਸਨੂੰ ਬਹੁਤ ਵਧੀਆ ਉਸਦੇ ਨਾਪ ਦੇ ਕੱਪੜੇ ਪਵਾਏ ਕੱਪੜੇ ਪਵਾਣ ਤੋਂ ਬਾਦ ਉਸ ਬੁੱਢੇ ਵਿਅਕਤੀ ਨੂੰ ਬਹੁਤ ਹੀ ਰੋਣਾ ਆਈਆ ਅਤੇ ਓਹ ਬਹੁਤ ਹੀ ਯਾਦਾ ਰੋਇਆ ਅਤੇ ਉਸਨੇ ਬਹੁਤ ਸਾਰੀਆ ਦੋਆਵਾਂ ਦਿੱਤੀਆ, ਉਸ ਭਲੇਮਾਨਾਸ ਨੂ ਅਤੇ ਹੁਣ ਓਹ ਭਲੇਮਾਨਾਸ ਨੇ ਇੱਕ ਬਹੁਤ ਹੀ ਵਧੀਆ ਬੁਜਰਗਾ ਲਈ ਆਨਾਥ ਬੁਜਰਗਾ ਲਈ ਆਨਾਥ ਆਸ਼ਰਮ ਖੋਲਿਆ ਹੋਏਆ ਸੀ। ਹੁਣ ਉਸਨੇ ਉਸ ਬੁਜਰਗ ਨੂੰ ਓਥੇ ਲਿਆ ਕੇ ਰੱਖ ਦਿੱਤਾ, ਅਤੇ ਓਹ ਬੁਜਰਗ ਹੋਰ ਬਹੁਤ ਸਾਰੇ ਬੁਜਰਗਾ ਨਾਲ ਰਹਣਾ ਸ਼ੁਰੂ ਕਰ ਦਿੱਤਾ ਅਤੇ ਓਹ ਬੁਜਰਗ ਨੂੰ ਹੁਣ ਦੋ ਟੈਮ ਦੀ ਰੋਟੀ ਮਿਲਣੀ ਸ਼ੁਰੂ ਹੋ ਗਈ। ਅਤੇ ਉਸਨੂੰ ਇੱਧਰ ਉਧਰ ਭਟਕਣ ਦੀ ਕੋਈ ਲੋੜ ਨਹੀਂ ਸੀ। ਮੈਨੂੰ ਇੰਝ ਲੱਗਦਾ ਹੈ ਕੀ ਜੇਕੇਰ ਮੇਰੇ ਪਾਸ ਬਹੁਤ ਸਾਰੇ ਪੈਸੇ ਆਣ ਅਤੇ ਮੈ ਵੀ ਕੁਝ ਇਸ ਤਰਾਂ ਦਾ ਕਮ ਕਰਾਂ ਜਿਸ ਨਾਲ ਇਨਾਂ ਬੇਸਹਾਰਿਆ ਦੀ ਸਹਾਇਤਾ ਹੋ ਸਕੇ ਮੈ ਇਨਾਂ ਦੀ ਸਹਾਇਤਾ ਕਰਨੀ ਚਾਉਂਦੀ ਹਾਂ। ਮੈਨੂੰ ਦਿਲ ਤੋਂ ਖੁਸੀ ਹੋਵੇਗੀ ਚਲੋ ਇਸ ਦੇ ਨਾਲ ਨਾਲ ਮੈ ਤੁਹਾਨੂੰ ਅਲਵਿਦਾ ਕਹਨੀ ਹਾਂ ਅਤੇ ਮੈਨੂੰ ਇੰਝ ਲੱਗਦਾ ਹੈ। ਕੀ ਹੁਣ ਮੈਨੂੰ ਇਰਾਮ ਕਰਨਾ ਚਾਹੀਦਾ ਹੈ। ਜੇਕਰ ਮੈ ਆਰਮ ਕਰਾਂਗੀ ਤਾਹੀ ਮੈ, ਕੱਲ ਆਪਣੇ ਦਫ਼ਤਰ ਲਈ ਜਾਂ ਪਵਾਂਗੀ ਦਫ਼ਤਰ ਜਾਣਾ ਵੀ ਜਰੂਰੀ ਹੈ। ਜੇਕਰ ਮੈ ਦਫ਼ਤਰ ਨਹੀਂ ਜਾਵਾਂਗੀ ਤਾਂ ਮੇਰੀ ਨੋਕਰੀ ਵੀ ਜਾਂ ਸਕਦੀ ਹੈ। ਅਤੇ ਨੋਕਰੀ ਕਰਨਾ ਮੇਰੇ ਲਈ ਬਹੁਤ ਜਰੂਰੀ ਹੈ। ਕੁਝ ਸਮੇ ਲਈ ਕੁਝ ਸਮਾਂ ਮੈਨੂੰ ਨੋਕਰੀ ਕਰਨਾ ਹੀ ਪਵੇਗਾ, ਕਿਉਕਿ ਮੈ ਮਜਬੂਰ ਹਾਂ ਮਜਬੂਰੀ ਵਿੱਚ ਮੈਨੂੰ ਇਸ ਨੋਕਰੀ ਨੂੰ ਕਰਨਾ ਪੈ ਰੇਹਾ ਹੈ। ਚਲੋ ਅਲਵਿਦਾ ਜੀ l

ਹੋਰ

ਹਾਜੀ ਹਾਂਜੀ ਪੀ ਲਿਆ ਜੇ ਚੱਲ ਵਧੀਆ ਵਧੀਆ

ਨਹੀਂ ਮੈਨੀ ਪੀਤੀ ਅਜੇ ਪੀਣੀ ਤੇ ਨੀ ਆ

ਮੈਂ ਕਿਹਾਂ ਪੀਣੀ ਤਾਂ ਨੀ ਹੁਣ

ਹਾਂ ਹਾਂ ਠੀਕ ਐ

ਹੋਰ ਮੈਂ ਕਿਹਾਂ ਬਾਕੀ ਸਭ ਠੀਕ ਠਾਕ ਵਧੀਆ

ਮੈਂ ਕਿਹਾਂ ਉਹ ਦੇਤੀ ਉਹਨਾਂ ਤਾਈ ਜੀ ਹੁਣਾ ਕੇ ਨਹੀਂ

ਤਾਈ ਮਜੀ ਨਾ ਹਾਰਸ਼ਾਂ ਨਹੀਂ ਉਹਨੇ ਹਜੇ ਕਿੱਥੇ ਦੇਤੀ comety

ਉਹਨਾਂ ਕਿਹਾਂ ਸੀ ਵੀਹ ਦੇ ਲਾਗੇ ਸ਼ਾਂਗੇ ਲਗਪਗ ਠੀਕ ਐ ਠੀਕ ਐ

ਉਹਨੇ ਵੀ ਵੀਹ ਨੂੰ ਦੇਣੀ ਐ ਦੂਜੇ ਨੇ ਦੂਜੀ ਵੀਹ ਨੂ ਅੱਛਾ ਅੱਛਾ ਠੀਕ ਆਹ ਕੋਣ ਪੁੱਛ ਲਿਆ ਮੈਂ ਉਹਨੂੰ ਵਿਸ਼ਾਲ ਨੂੰ ਚੱਲ ਵਦੂ ਅੱਜ

ਕਹਿੰਦਾ ਹੁਣ ਦਵਾ ਦਵਾਉਣ ਗਿਆ ਅਜੇ ਗੱਲ ਨੀ ਹੋਈ ਕਹਿੰਦਾ ਅੱਛਾ ਵਿਸ਼ਾਲ ਨਾਲ਼ ਗਈ ਨਾ, ਕਹਿੰਦਾ ਪਹਿਲਾਂ ਕਰਦਾ ਹੁੰਦਾ ਸੀ phone ਕਹਿੰਦਾ ਹੁੰਦਾ ਸੀ ਚੱਲ ਆਜੀ ਏਥੇ ਜੇ ਆਉਣਾ ਹੋਉਗਾ ਤੇ ਅੱਛਾ ਆਹੋ, ਕਹਿਣਾ ਮੈਨੂੰ ਕਹਿੰਦਾ ਹੁੰਦਾ ਸੀ ਕੀ ਕੋਈ ਕੰਮ ਹੈਗਾ ਕੋਈ ਮੈਂ ਕਿਹਾਂ ਕੰਮ ਵੇਲੇ ਤੂੰ ਆਪ ਵੇਲਾ ਹਮ ਤੇਨੂੰ ਕੰਮ ਕਿਹਨੇ

ਹੰਜੀ ਇੱਥੇ ਵੀ ਕੰਮ ਹੈਗਾ ਸੀ ਚੰਗਾ ਭਲਾ ਵਿਗਾੜ ਕੇ ਬਹਿ ਗਿਆ ਤੇ ਮੁੜਕੇ ਇੱਕ ਕੰਮ ਹਜ਼ਾਰਾਂ ਤੇ ਈ ਕੰਮ ਉਹਨੇ ਕਿਤੇ ਕਦੇ ਪ੍ਹੋਣਸ ਤੇ ਲੱਗ ਗਿਆ ਕਦੇ ਇਨਵੇਟਰਾਂ ਦਾ ਕੰਮ ਕਦੀ ਕੋਈ ਕੰਮ ਕਦੀ ਕੋਈ ਕੰਮ

ਕਦੇ ਦਿੱਲੀ ਚੱਲਗਿਆ ਕਦੀ ਘਰੀ ਕਿੱਥੇ ਅਂਬਲੇ ਤੇ ਕਿੱਥੇ ਗਿਆ ਸੀ ਇੱਕ ਵਾਰੀ ਉਹੋ ਉੱਦਨ ਉਹ ਕਹਿਣ ਡਈ ਸੀ ਕੇ

ਕਹਿੰਦੀ ਜਦੋਂ ਉਹ ਦਿੱਲੀ ਗਿਆ ਨਾ ਉਦੋਂ ਕਹਿੰਦੀ, ਸਾਡਾ ਸਾਰਾ ਕੰਮ ਖਤਮ ਹੋਇਆ ਕਹਿੰਦੀ ਉਦੋਂ ਫੇਨਸ ਦਾ ਕੰਮ ਬੜਾ ਵਧੀਆ ਤੁਰਿਆ ਸੀ ਸਾਡਾ ਹਾਂਜੀ ਹਾਂਜੀ ਆਹੋ ਕਹਿਣਡੀ ਇਹਦੀ ਮਾਸੀ ਕਹਿਦੀ ਅਖੇ ਮੁੰਡਾ ਉੱਥੇ ਚੱਲ ਗਿਆ ਤੇ ਉਹਨੇ ਪੱਕੇ ਹੋ ਜਣਾ ਕਹਿੰਦੀ ਏਹ ਕਹਿਣ ਲੱਗ ਪਿਆ ਲੈ ਮੇਰਾ ਮੇਰੇ ਤੇ

ਮੇਰਾ ਪਿਉ ਪੈਸੇ ਨੀ ਲਾਉਂਦਾ ਮੇਰੇ ਤੇ ਫੇਰ ਪਤਾ ਨੀ ਕਿੱਥੇ ਖੜਨੇ ਈ ਪੈਸੇ ਕੋਣ ਚੰਦ ਕਹਿੰਦਾ ਅੱਛਾ ਉੱਥੇ ਵੀ, ਕਹਿੰਦੀ ਘੱਟੋ ਘੱਟ ਉੱਥੇ ਲੱਖ ਰੁੱਪਈਆ ਖਰਚ ਪਿਆ ਸਿ

ਆਹ ਪੰਜਾਹ ਸੱਠ ਹਜ਼ਾਰ ਲੱਗਿਆ ਹੁਣਾ ਪੰਜਾਹ ਸੱਠ ਹਜ਼ਾਰ ਰੁੱਪਈਆ ਮੇਰੇ ਹਿਸਾਬ ਨਾਲ਼ ਤਾਂ ਇਹਨੇ ਉਹਨਨਾ ਨੂੰ ਦਿੱਤਾ ਤੇ ਮੁੜ ਕੇ room ਚ ਰਹਿੰਦੇ ਰਹੇ ਆ ਰੋਟੀ ਪਾਣੀ ਖਾਂਦੇ ਰਹੇ ਆ ਹਾਂਜੀ ਹਾਂਜੀ ਆਹੋ ਰੋਟੀ ਰੁਟੀ ਮਹਿੰਦੀ ਮਿਲਦੀ ਹੁਣੀ ਓਥੇ ਮੁੱਲ ਦੀ ਖਾਂਦੇ ਹੁਣੇ ਆ ਰੋਟੀ ਪਾਣੀ ਮੁਲ ਦਾ ਸੀ ਕਿ ਓਥੇ

ਹਮ, ਓਥੇ ਵੀ ਏਹ ਦੋ ਤਿੰਨ ਮਹੀਨੇ ਰਹਿਕੇ ਤੇ ਫੇਰ ਆ ਗਿਆ ਅਹਪ ਓਥੇ ਵੀ ਇਹ ਓਥੇ ਓਥੇ ਉਜਾੜਾਂ ਈ ਬਹੁਤ ਕਰਦਾ ਏਹ ਆਹੋ ਤੇ ਹਮ ਮੁੜ ਕੇ ਹਮ ਤੇ ਮੁੜ ਕੇ ਫੇਰ ਕਿਤੇ ਚੱਲ ਗਿਆ ਖੋਰੇ ਕਹਿੰਦੇ ਹਰਿਆਣੇ ਹੁਰਿਆਣੇ ਵੱਲ ਆਹੋ ਮੁੜ ਕੇ ਇੱਕ ਵਾਰੀ ਫੇਰ ਉੱਥੇ ਗਿਆ ਸੀ ਖਰੇ ਅਂਬਲੇ ਆਹ ਚੰਡੀਗੜ ਕਹਿੰਦੇ ਸੀ ਜਦੋਂ ਗਿਆ

ਓਥੇ ਵੀ ਨੀ ਰੀਹਾਂ ਓਥੇ ਵੀ ਨੀ ਰਿਹਾ ਆਹੋ ਉਹੀਂ ਤਾਂ ਹੈ ਬਰਬਾਦ ਕਿ ਹੁਣ ਮਿਰਚਾਂ ਦਾ ਕੀਤਾ ਤੇ ਉਹ ਵੀ ਨਾ ਤੇ ਜੇ ਹੁਣ ਇਹਨੇ ਆਹ

ਦੁਕਾਨ ਦਾ ਕੀਤਾ ਸੀ ਤੇ ਦੁਕਾਨ ਵੀ ਬਸ ਏਦਾ ਈ

ਬੜਾ ਵਧੀਆ ਕੰਮ ਚਲਿਆ ਸੀ ਕਹਿਦੀ ਆਹੋ ਤੇ ਹੋਰ ਵਧੀਆ ਕੰਮ ਸੀ ਦਿਆੜੀ ਚ ਕਹਿੰਦੀ ਦੋ ਦੋ inventor ਲਾਉਂਦੇ ਰਹੇ ਆ ਏਹ ਆਹੋ ਆਹੋ ਦੋ ਦੋ ਤੇ ਕਿੰਨੇ ਕਿੰਨੇ ਬਣਾ ਲੈਂਦੇ ਹੋਣੇ ਏਹ ਮਨਲੋ ਪੰਜ ਪੰਜ ਵੀ ਬਚੇ ਤੇ ਤਾਂ ਵੀ ਹੈਨਾ ਆਹੋ ਚੱਲੋ ਪੰਜ ਤੇ ਬੱਚਦਾ ਹੁਣਾ ਸਾਨੂੰ ਤੇ ਕਹਿੰਦੀ ਤਿੰਨ ਚਾਰ ਹਜ਼ਾਰ ਬੱਚਦਾ ਸੀਗਾ ਤਿਨ ਤਿੰਨ ਹਜ਼ਾਰ ਵੀ ਬਚਿਆ ਤੇ ਥੋੜਾ ਈ, ਚਾਰ ਚਾਰ ਵੀ ਬਚਿਆ ਤੇ ਅੱਠ ਹਜ਼ਾਰ ਆਹ ਤਿੰਨ ਬਚੇ ਤੇ ਛੇ ਹਜ਼ਾਰ ਤਾਂਵੀ ਹੈਨਾ ਦਸ ਦੱਸ ਬਣਾਉਂਦੇ ਹੁਣੇ ਜਾਦਾ ਤੇ ਆਹੋ ਤੇ ਦੱਸ ਹਜ਼ਾਰ ਰੁਪਿਆ ਰੋਜ਼ ਦਾ ਬੱਚਦਾ ਤੇ ਫਿਰ ਹੋਰ ਕੀ ਚਾਹੀਦਾ ਹ ਤੇ ਹੋਰ ਕੀ ਬਾਹਰ ਨਾਲੋਂ ਤੇ ਇੱਥੇ ਕਮਾਈ ਇਨਵੇਟਰਾਂ ਦੀ ਜਿਆਦਾ ਸੀ ਤੇ ਓਥੇ ਹੁਣ ਹਲੇ ਵੇਹਲਾ ਈ ਕਿਤੇ ਕੰਮ ਵੀ ਹੈਨੀ ਆਹ ਹਾ ਓਥੇ ਵੀ ਵੇਹਲਾ ਈ ਇਸ ਟੈਮ ਉਹਨੇ ਮੇਰੇ ਹਿਸਾਬ ਨਾਲ਼ ਘੁਮ ਘਮ ਕੇ ਈ ਆ ਜਾਣਾ ਜਾਗੋ ਨਹੀਂ ਜਾਣਾ ਵਾਂ ਅਉਗਾ ਤੇ ਫੇਰ ਦੋ ਨਬਰ ਚ ਈ ਅਯੁਗਾਂ ਆਇਆ ਤੇ ਜਾਣਾ ਨੀ ਆਹੋ ਨਹੀਂ ਅਉਗਾ ਤੇ ਚਲੋ ਦੋ ਨਬਰ ਚ ਜੇ ਨਾ ਵੀ ਆਯੂ ਤੇ ਓਥੇ ਫਿਰ ਇਹਨੇ ਇਸਤਰਾਂ ਈ ਮਾੜਾ ਮੋਟਾ ਅਪਣੇ ਜੋਗਾ ਈ ਕਰੁਗਾ ਆਹੋ ਹਾਂਜੀ ਹਾ ਅੱਛਾ ਕੀ ਦੱਸਣ ਐ ਵਿਸ਼ਾਲ ਨੂੰ ਕਹਿਣ ਡੀਆ ਕਹਿੰਦਾ ਮੈਂ ਜਾਣ ਨੂੰ ਤੇ ਵਾਪਿਸ ਚਲਜਾਂ ਹੁਣ

ਮੰਮੀ ਨੇ ਫਿਰ ਗੱਲਾਂ ਬਾਤਾਂ ਕਰਣੀਆ ਨਾ ਕੋਠੇ ਤੇ ਚੜ ਕੇ ਕਿਤੇ ਅੱਛਾ ਤੇ ਕਹਿੰਦਾ ਹੁਣ ਇੱਥੇ ਰਹਿਣਾ ਈ ਪੈਣ ਦਿਲ ਨੀ ਕਹਿੰਦਾ ਲੱਗਦਾ ਉਦਾ ਮੇਰਾ ਆਹੋ ਤਾਂਹੀਂਓ ਜੀਅ ਨੀ ਲੱਗਦਾ ਖਰੇ ਇਹਦਾ

ਮਸਾਂ ਇੱਥੇ ਸੀ ਵੇਹਲਾ ਤੁਰਿਆ ਫਿਰਦਾ ਹੁੰਦਾ ਸੀ ਕਦੀ ਐ ਨੂੰ ਤੇ ਕਦੇ ਐ ਨੂੰ ਕਦੇ ਮੋਟੇ ਨਾਲ਼ ਕਦੀ ਸਲਾਹ ਬਣਾ ਕਦੀ ਹਾ ਐਵੈ ਇਸ ਚੱਕਰ ਚ ਪੈਗਏ, ਐ ਨੀ ਵੀ ਚੱਲ ਚੁੱਪ ਕਰਕੇ ਮਿਹਰਬਾਨ ਨਾਲ਼ ਸਹੀ ਸਹੀ ਹਿਸਾਬ clear ਕਰਦੇ